ਅੱਛਾ Sunday ਤੇ ਅੱਜ ਹੈਗਾ ਨਹੀਂ last weak ਜਿਹੜਾ ਗਿਆ ਏ ਹੁਣ ਅੱਛਾ ਅੱਛਾ ਅੱਛਾ ਮੈਂ ਨਾ ਫ਼ੋਟੋ ਵੇਖੀ ਸੀ ਉਹਦੇ ਚ ਨਾ ਮਤਲਬ ਕਿ ਪਿਛੇ ਗੁਰੂਦਵਾਰੇ ਦੀ ਫੋਟੋਆਂ ਨਹੀਂ ਸੀ ਮਗ਼ਰ ਸਿਰਫ਼ ਤੇਰੀ ਫ਼ੋਟੋ ਸੀ ਐਵੇ ਪਤਾ ਨਹੀਂ ਲੱਗ ਪਾ ਰਿਹਾ ਸੀ ਕਿ ਤੂੰ ਕਿਹੜੇ ਪਾਸੇ ਗਈ ਏ ਮੈਂ ਕਿਹਾ ਮੈਂ ਪੁੱਛਾ ਗਈ ਇਹਨੂੰ ਕਿਥੇ ਗਈ ਸੀ

ਮੈਂ two days ਬੱਸ ਨਾਲੋ ਨਾਲ ਵਾਪਿਸ ਆਂ ਗਈ ਸੀ ਅੱਛਾ ਤੇ ਨਾਲੋਂ ਨਾਲ ਵਾਪਿਸ ਆਂ ਗਏ ਹੋ ਤਹਾਨੂੰ ਉਥੇ ਮੱਥਾ ਟੇਕਣ ਦਾ ਮਤਲਬ time ਲੱਗ ਗਿਆ ਸੀ

ਅਸੀਂ ਕਾਰ ਵਿੱਚ ਗਏ ਸੀ ਆਪਣੀ

ਪੰਜ ਚੇ ਘੰਟੇ ਲੱਗ ਗਏ ਹੋਣੇ ਜਾਣ ਚ ਚੇ ਘੰਟੇ ਲੱਗ ਜਾਂਦੇ ਏ ਜਾਣ ਚ

ਰੁੱਕਦੇ ਰਕਾਂਦੇ ਗਏ ਹੋਵੇਗੇ ਤੁਸੀਂ ਹਾਂ ਰੱਸਤੇ ਵਿੱਚ ਇੱਕ ਗਰੀਬ ਬੰਦਾ breakfast ਕੀਤਾ ਸੀ ਕਿਉਂਕਿ ਸਵੇਰੇ ਸਵੇਰੇ ਗਏ ਸੀ

ਹਾਂ ਪੰਜ ਘੰਟੇ ਦਾ ਸਫ਼ਰ ਤੇ ਹੈਗਾ ਵੇ ਅਗਰ ਤੁਸੀਂ

ਨਿੱਕ੍ਲੋ ਲੁਧਿਆਣਾ ਪਰ ਕਰਕੇ by pass ਤੋ ਨਿੱਕਲੋ ਤੇ ਫ਼ੇਰ ਵੀ ਥੋੜਾ ਘੱਟ time ਲੱਗਦਾ ਅਗਰ ਰੁਕਦੇ ਰਕਾਂਦੇ

ਅਸੀਂ ਉਹੀ ਹੋ by pass ਆਲੇ ਰਸਤੇ ਤੋ ਗਏ ਸੀ ਅਸੀਂ ਮੈਂ ਤੁਹਾਨੂੰ ਦੱਸਿਆ ਨਾ ਅਸੀਂ early morning ਗਏ ਸੀ ਤਿੰਨ ਵਜੇ ਅਸੀਂ ਘਰੋ ਨਿੱਕਲੇ ਸੀ breakfast ਅਸੀਂ ਘਰੋ ਕੀਤਾ ਨਹੀਂ ਫ਼ੇਰ ਅਸੀਂ ਰੁੱਕ ਕੇ ਰਸਤੇ ਵਿੱਚ ਨਾਸਤਾਂ ਕੀਤਾ ਸੱਤ ਅੱਠ ਵਜੇ ਫ਼ੇਰ ਕਿਉਂਕਿ ਫ਼ੇਰ ਰੁੱਕ ਕੇ ਬੰਦਾ ਸਹੀਂ ਰਹਿੰਦਾ ਨਾ ਜਿਹੜਾ drive ਕਰਦਾ ਏ ਉਹ ਥੱਕ ਜਾਂਦਾ ਏ ਬੰਦਾ ਫ਼ਿਰ ਉਹਨੂੰ ਵੀ relax ਮਿਲ ਹੋ ਜਾਂਦਾ ਏ

ਹਾਂਜੀ ਵਧੀਆ ਹੋਗੇ ਸੀ

ਅਸੀਂ ਬੱਸ ਦਰਬਾਰ ਵਿੱਚ ਮੱਥਾ ਟੇਕਿਆ ਬੱਸ ਹੋਰ ਕਿਧਰੇ ਨਹੀਂ ਗਏ ਅਸੀਂ ਉਹ ਜਲਿਆਂਵਾਲਾ ਬਾਗ ਬਹਾਰ ਹੀ ਏ ਦਰਬਾਰ ਸਾਹਿਬ ਦੇ

ਹਮ ਕਿੰਨਾ ਤੁਰਨਾ ਪੈਂਦਾ ਏ ਸਾਡੀ ਹੁਣ ਤੇ parking

ਬਹੁਤ ਬਹੁਤ ਦੂਰ ਰੱਖੀ ਦੀਦੀ parking ਬੜੀ ਦੂਰ ਏ ਕਾਰ park ਕਰਕੇ ਐਨੀ ਦੂਰ ਤੱਕ ਚੱਲਣਾ ਪੈਂਦਾ ਨਾਲ ਸਾਡੇ ਕੋਲ ਛੋਟਾ ਬੱਚਾ ਵੀ ਏ ਕੁੜੀ ਮੇਰੀ ਛੋਟੀ ਏ ਅਜੇ ਉਹਨੂੰ ਵੀ ਚੁੱਕਣਾ ਪੈਂਦਾ ਏ ਥੱਕ ਜਾਂਦਾ ਏ ਬੱਚਾ

ਉਥੇ ਤੇ ਰਿਸ੍ਕਾ ਵੀ ਨਹੀਂ ਚੱਲਦਾ ਕੇ ਕੋਈ ਕਹੇ ਬੱਚਾ ਛੋਟਾ ਏ ਚਲੋਂ ਰਿਸ੍ਕਾਂ ਕਰਕੇ ਦਰਬਾਰ ਸਾਹਿਬ ਦੇ ਬੂਹੇ ਤੱਕ ਚਲੇ ਜਾਈਏ ਤੁਰ ਕੇ ਜਾਣਾ ਪੈਂਦਾ ਉਥੋ

ਨਹੀਂ ਵੈਸੇ ਤੇ short cut ਵੀ ਹੈਗਾ ਅਗ਼ਰ ਅਸੀਂ ਜਾਣਾ ਹੋਵੇ ਤੇ ਪਰ ਅਗ਼ਰ ਆਪਣੀ ਕਰ ਵਗੇਰਾ ਨਾ ਹੋਵੇ ਫ਼ਿਰ ਗੁਰੂ ਰਾਮਦਾਸ ਜ਼ੀ ਦੀ ਸਰਾਂ ਏ ਉਥੋ ਤੇ ਬੜਾ short cut ਪੈਂਦਾ ਏ ਲੇਕਿਨ ਉਹ ਉਹਨਾ ਵਾਸਤੇ ਏ ਜਿਹੜੇ ਉਹ train ਚ ਆਦੇ ਹੋਣ ਜਿਹੜੀ golden temple ਦੀ free bus service ਲੱਗੀ ਵੀ ਨਾ ਜਿਹੜਾ ਉਹਦੇ ਵਿਚੋ ਜਾਂਦਾ ਨਾ ਤੇ ਉਹ ਪਿਛੋਂ ਬਾੜ ਦਿੰਦੇ ਕਈ ਵਾਰ ਤੇ ਉਥੋ ਦੀ ਬੰਦਾ ਅਰਾਮ ਨਾਲ ਬੰਦਾ ਉਤਰ ਜਾਂਦਾ ਏ ਅਗ਼ਰ ਲੇਕਿਨ ਕਾਰ ਦੀ ਜਗਾਂ ਤੇ parking ਬੜੀ ਦੂਰ ਰੱਖੀ ਏ ਇਹਨਾ ਨੇ ਉਥੋ ਦੀ ਬਹੁਤ ਪੈਦਲ ਚੱਲਣਾ ਪੈਂਦਾ ਏ ਬਹੁਤ ਜਿਆਦਾ ਉਹੀ ਨਾ ਜਿਵੇਂ ਸਿੱਧਾ ਅਮ੍ਰਿਤਸਰ ਵਿੱਚ entry ਕਰਦਿਆਂ ਹਾਂ ਅਸੀਂ entry ਕਰਦਿਆ

ਪੁੱਲ ਚੱੜਨਾ ਪੈਂਦਾ ਪੁੱਲ ਸਿੱਧਾ parking ਚ ਉਤਰ ਦਾ ਹੈ

ਪੁੱਲ ਤੋ ਰਸਤਾ ਏ ਥੱਲੋ ਦੀ ਵੀ ਰਸਤਾ ਏ

ਹਾਂ ਜਿਹੜਾ ਪੁੱਲ ਤੋ ਚੜਿਆ ਉਹ ਸਿੱਧਾ ਪੁੱਲ ਤੋ parking ਦੇ ਅੰਦਰ ਜਾਏਗਾ

ਨਹੀਂ ਥੱਲੇ ਵਾਲੇ ਵੀ mostly ਉੱਪਰੋ ਚੱਲੇ ਜਾਂਦੇ ਨੇ ਵਾਪਿਸ ਅਸੀਂ ਵੀ ਇੰਝ ਹੀ ਕੀਤਾ ਸੀ ਹੁਣ ਗਏ ਸੀ ਨਾ ਅਸੀਂ ਉੱਪਰੋ ਹੀ ਚੱਲੇ ਗਏ ਸੀ ਕਿਉਂਕਿ ਉਥੇ ਬਹੁਤ traffic ਹੁੰਦੀ ਏ ਰਸਤਾ ਸਾਫ਼ ਮਿਲ ਜਾਂਦਾ ਏ ਹਮ ਤੇ ਬਾਬਾ ਜੀ ਬਾਬਾ ਜੀ ਦੀ ਪਾਲਕੀ ਦੇਖੀ ਸੀ ਸਵੇਰੇ ਫ਼ੇਰ ਹਾਂ ਹਾਂ ਉਹਦੇ ਤੇ ਮੱਥਾ ਟੇਕਿਆ ਸੀ ਜੀ ਦੋ ਵਜ਼ੇ ਅਸੀਂ ਬਾਰਾਂ ਵਜ਼ੇ ਉੱਠ ਗਏ ਸੀ ਰਾਤੀਂ

ਇਸ਼ਨਾਨ ਕਰਕੇ ਅਸੀਂ ਉਥੇ ਬੈਠ ਗਏ ਸੀ ਦੋ ਵਜ਼ੇ ਰਾਤੀਂ

ਬਹੁਤ ਸੀ ਹੁਣ ਤੇ ਫ਼ੇਰ ਵੀ ਸਹੀਂ ਏ ਅਸੀਂ ਸਰਦੀਆਂ ਵਿੱਚ ਲਗਾਈਆਂ ਸੀ ਮੱਸਿਆਂ ਪੰਜ ਮੱਸਿਆਂ ਲਾਈਆਂ ਸੀ ਉਹਦੋ ਐਨੀ ਸ਼ਰਦੀ ਸੀ

ਹਮ ਉਹ ਤੇ ਹੁੰਦਾ ਹੀ ਏ ਮਗਰ ਵੀ ਉਹਨਾ ਨੇ ਕੁੱਛ ਐਸਾ ਕਰ ਦਿੱਤਾ ਵੇ ਸਰੋਵਰ ਦੇ ਵਿੱਚ ਵੀ ਕਿ ਪਾਣੀ ਜਿਆਦਾ ਠੰਡਾ ਨਹੀਂ ਹੁੰਦਾ ਠਾਰ ਭੰਨਿਆ ਹੀ ਹੁੰਦਾ ਨਹੀਂ ਨਹੀਂ ਨਹੀਂ ਪਾਣੀ ਬਹੁਤ ਠੰਡਾ ਹੁੰਦਾ ਏ

ਮੇਰੀ last ਸੀਗੀ ਪੰਜਵੀਂ ਸੀ ਮੇਰੀ ਜਨਵਰੀ ਚ ਕਿਉਂਕਿ ਜਿਹੜਾ ਬਹਾਰ ਪਾਣੀ ਏ ਨਾ ਤੁਸੀਂ ਵੇਖੋ ਕਿੰਨੀ ਠੰਡ ਪੈਂਦੀ ਏ ਪਾਣੀ ਕਿਥੋ ਠਾਰ ਭੰਨਿਆ ਪਾਣੀ ਕਿਥੋ ਹੋਜੇਗਾ ਪਾਣੀ ਬਹੁਤ ਠੰਡਾ ਹੁੰਦਾ ਏ ਜਿਹੜਾ ਪਾਣੀ tap ਵਿੱਚ ਜੱਗੀ ਜਿਹੜੇ ਪਾਣੀ ਆਦੇ ਨੇ ਉਥੇ ਉਹ ਪਾਣੀ ਚ ਕੋਸਾਂ ਹੁੰਦਾ ਏ ਪਾਣੀ ਉਹ ਕੋਸਾਂ ਕੋਸਾਂ ਹੁੰਦਾ ਏ ਨਹੀਂ ਤੇ ਸਰੋਵਰ ਦਾ ਪਾਣੀ ਠੰਡਾ ਹੀ ਹੁੰਦਾ ਹੀ ਹਾਂ ਉਹ ਮੈਂ ਉਹੀ ਹੋ ਗੱਲ ਕਰ ਰਹੀ ਉਹ ਪਾਣੀ ਜਿਹੜਾ ਕੋਸਾਂ ਕੋਸਾਂ

ਲੇਕਿਨ ਜਿਹੜਾ ਇਸ਼ਨਾਨ ਕਰਨ ਆਲਾ ਸਰੋਵਰ ਦਾ ਪਾਣੀ ਉਹ ਬਹੁਤ ਠੰਡਾ ਹੁੰਦਾ ਏ

ਹਾਂਜੀ

ਮੈਂ ਕਹਿ ਰਹੀ ਹਾਂ ਸਵੇਰ ਵੇਲੇ

ਰੱਸ਼ ਰੱਸ਼ ਹਾਂ ਸਰੋਵਰ ਚ ਘੱਟ ਹੁੰਦਾ ਜਿਹਨੇ ਇਸ਼ਨਾਨ ਕਰਨਾ ਹੁੰਦਾ ਉਹ ਘੱਟ ਹੁੰਦੇ ਨੇ ਲੇਕਿਨ ਸੰਗਤ ਦੇ ਵਿੱਚ ਫ਼ੇਰ ਵੀ ਉਹਨਾ ਹੀ time ਲੱਗਦਾ ਹੁਣ ਵੀ ਸਾਨੂੰ ਦੋ ਘੰਟੇ ਲੱਗ ਗਏ ਸੰਗਤ ਵਿੱਚ ਲੱਗੇ ਲੱਗੇ ਹਮ ਉਹ ਤੇ ਏਹ ਹੀ ਏ ਚਾਹੇ ਸਰਦੀ ਹੋਵੇ ਚਾਹੇ ਗਰਮੀਂ ਹੋਵੇ ਸੰਗਤ ਤੇ

ਸੰਗਤ ਨੂੰ ਕੋਈ ਫ਼ਰਕ ਨਹੀਂ ਪੈਂਦਾ ਗਰਮੀਂ ਏ ਜਾਂ ਸ਼ਰਦੀ ਏ ਹਮ ਕਿਉਂਕਿ ਜਿਹਨੇ ਜਾਣਾ ਏ ਉਹਨੇ ਤਾਂ ਜਾਣਾ ਹੀ ਏ

ਹਾਂਜੀ

ਅਸੀਂ ਹੁਣ ਸਰਦੀਆਂ ਚ ਲਗਾਈਆਂ ਏ ਮੱਸਿਆਂ ਹੁਣ ਕਈ ਗਰਮੀਆਂ ਵਿੱਚ ਲਗਾਦੇ ਨੇ ਲੇਕਿਨ ਦੁਨੀਆਂ ਭਰ ਬਹੁਤ ਦੁਨੀਆਂ ਪਤਾ ਨਹੀਂ ਕਿਥੋ ਕਿਥੋ ਆਉਦੀ ਏ ਐਨੀ ਸੰਗਤ ਜਿਹੜੇ ਪਾਸੇ ਤੁਸੀਂ ਮਰਜੀ ਦੇਖਲੋ ਲੰਗਰ ਹਾਲ ਦੇਖਲੋ ਪ੍ਰਕਰਮਾਂ ਜਿਥੇ ਮਰਜੀ ਏਨੀ ਸੰਗਤ ਪਤਾ ਨਹੀਂ ਕਿਥੋ ਕਿਥੋ ਆਉਦੀ ਏ ਜਿਆਦਾਤਰ ਸੰਗਤ ਏਹ ਨਾ ਅਮਨ ਨੇੜੇ ਦੇ ਪਿੰਡਾਂ ਵਿਚੋ ਆਉਦੀ ਏ ਬਹੁਤ

ਹਮ ਤੇ ਉਹਨਾ ਨੇ ਕੁੱਛ ਨਹੀਂ ਚਲੋਂ ਆ ਗਏ ਸਾਡੇ ਵਰਗਿਆ ਨੂੰ ਜਾਣ ਚ ਜਿੰਨਾ ਨੂੰ ਛੇ ਸੱਤ ਘੰਟੇ ਲੱਗਦੇ ਨੇ

ਉਹਨਾ ਨੇ ਸੋਚਣਾ ਕੇ ਹਾਂ

ਏ ਗੱਲ ਤੇ ਸਹੀਂ ਕੀਤੀ ਜਿੰਨਾ ਦੇ ਨੇੜੇ ਪੈਂਦਾ ਏ ਉਹ ਆਂ ਜਾਣ ਅਸੀਂ ਤੇ ਕਦੀਂ ਕਦੀਂ ਜਾਣਾ ਹੋਇਆ ਹਮ ਕਿਉ ਦੇਖ ਹੁਣ ਅਸੀਂ ਅਗਰ ਲਈਏ ਸਾਡੇ ਨੇੜੇ ਤੇੜੇ ਦੇ ਜਿਹੜੇ ਗੁਰੂਦਵਾਰੇ ਹੈਗੇ ਏ ਚਾਹੇ ਇਤਿਹਾਸਿਕ ਹੈਗੇ ਨੇ ਕੋਈ ਵੀ ਆਪਾਂ ਜਦੋਂ ਕੋਈ ਤੀਜ ਤਿਉਹਾਰ ਹੋਇਆ ਨਾਲ ਹੀ ਨਿੱਕਲ ਗਏ ਆਂ ਜ਼ੇ ਇਥੇ ਤੇ ਜਾਣਾ ਏਹ ਪੰਦਰਾਂ ਦੱਸ ਕਿਲੋਮਾਰ ਏ ਪੰਦਰਾਂ ਕਿਲੋਮੀਟਰ ਏ ਜਾਂ ਕੇ ਮੱਥਾ ਟੇਕ ਕੇ ਨਾਲ ਹੀ ਵਾਪਿਸ ਮੁੜੇ ਆਨੇ ਹਾਂ ਹੁਣ ਅਗਰ ਦੂਰ ਜਾਣਾ

ਹਮ ਸੋਚਣਾ ਪੈਂਦਾ ਪਹਿਲੇ ਅਗ਼ਰ

ਤੇ ticket ਤੇ ਸੀਟ ਮਿਲੇ

ਬਿਲਕੁਲ ਸਹੀਂ ਗੱਲ ਏ ਨਹੀਂ ਜਾਂ ਸਕਦੇ

ਕੰਮ ਏ ਦੋ ਤਿੰਨ ਦਿਨ ਵਾਸਤੇ ਤੇ ਵਿੱਚ ਨਿੱਕਲਣਾ ਪਏਗਾ ਨੇੜੇ ਵਾਲੇ ਤੇ ਜੱਲਦੀ ਆਂ ਜਾਂਦੇ ਨੇ ਅੱਜ ਸਵੇਰੇ ਗਏ ਦੋ ਘੰਟੇ

ਹਮ

ਤੁਸੀਂ ਜਦੋਂ ਵੀ ਜਾਹੋ ਨਾ ਜਿਆਦਾਤਰ ਤਹਾਨੂੰ ਪਿੰਡ ਦੇ ਬੰਦੇ ਦਿਖਣ ਗਏ ਹੂੰ ਪੇਂਡੂ ਲੋਕ ਬਹੁਤ ਹੁੰਦਾ ਏ ਜਿਵੇਂ ਜੰਡਿਆਂਲਾ ਨੇੜੇ ਬਟਾਲਾ ਨੇੜੇ ਏਹ ਸਾਰੇ ਨੇੜੇ

ਏਹ ਸਾਰੇ ਬਹੁਤ ਆਦੇ ਨੇ ਉਥੇ ਪੇਂਡੂ ਲੋਕ ਬਹੁਤ ਜਿਆਦਾ ਦੀ ਵੈਸੇ ਬਾਹਰੋ ਦੀ ਵੀ ਲੋਕ ਕਿੰਨੇ ਹਿੰਦੂ ਵੀ ਆਏ ਹੁੰਦੇ ਨੇ ਉਥੇ ਹਿੰਦੂ

ਕਈ ਲੋਕੀਂ ਦੇ ਕਈਆਂ ਵਾਸਤੇ ਤੇ tourist place ਏ ਘੁੱਮਣ ਆਦੇ ਨੇ ਬੱਸ ਨਜ਼ਰ ਸਾਡੇ ਗੁਰੂ ਨੇ ਮੱਥਾ ਟੇਕਣ ਕਈ ਲੋਕੀਂ ਤੇ ਕਹਿੰਦੇ ਕੇ ਚਲੋਂ ਉਥੇ ਵੇਖ ਕੇ ਆਨੇ ਆਂ ਕਿਉਂਕਿ ਅਸੀਂ last time ਜਦੋਂ ਆਪਾਂ ਗਏ ਸੀ ਨਾ ਪਿਛਲੀ ਵਾਰ ਜਦੋਂ ਗਏ ਸੀ ਸਾਡੇ ਨਾ ਮੁਸਲਮਾਨ ਆਏ ਸੀ ਉਹ ਸਾਨੂੰ ਕਹਿੰਦੇ ਪੁੱਤਰ ਅਸੀਂ ਬਹੁਤ ਸੁਣਿਆ ਏ ਤੇ ਅਸੀਂ ਸਿਰਫ਼ ਵੇਖਣ ਚੱਲੇ ਆਂ

ਨਹੀਂ ਇੱਕ ਗੱਲ ਏ ਮੁਸਲਮਾਨ ਕਦੀਂ ਵੀ ਗੁਰੂਦੁਆਰੇ ਦੇ ਅੰਦਰ ਨਹੀਂ ਜਾਂਦੇ ਹੁਣ ਉਹਨਾ ਨੇ ਸਾਨੂੰ train ਵਿੱਚ ਦੱਸਿਆ ਸਾਨੂੰ train ਵਿੱਚ ਮਿਲੇ ਸੀ ਉਹ

ਹਾਂ ਉਹ ਆਪਣਾਂ ਬੱਚਾ ਵੀ ਛੋਟਾ ਜਾਂ ਨਾਲ ਲੈਕੇ ਆਏ ਸੀ

ਨਹੀਂ ਜਾਂਦੇ ਹੋ ਸਕਦਾ ਏ ਉਹ ਬਹਾਰੋ ਦੇਖਕੇ ਚੱਲੇ ਗਏ ਹੋਣ ਉਥੇ ਕਈ ਲੋਕੀ ਸਿਰਫ਼ ਵੇਖਣ ਆਦੇ ਨੇ ਕਿਉਂਕਿ ਏਹ ਹੀ ਇੰਨੀ ਇੰਨੀ ਸਾਫ਼ ਸਫਾਈ ਗੁਰੁਦੁਆਰੇ ਵਿੱਚ ਜਿਸ ਜਿਸਾਬ ਨਾਲ ਸੰਗਤ ਆਦੀ ਏ ਕੁੱਛ ਵੀ ਬਿਲਕੁਲ ਵੀ ਨਜ਼ਰ ਨਹੀਂ ਆਉਦੀ ਇੱਕ ਤਿੱਨਕਾ ਜਾਂ ਨਜ਼ਰ ਨਹੀਂ ਆਦਾ ਉੱਝ ਚੰਮ ਚੰਮ ਕਰਦੇ ਨੇ bathroom ਦੇਖਲੋ ਸਭ ਕੁੱਛ

ਤੁਸੀਂ ਗੁਰੁਦੁਆਰੇ ਆਲੇ ਰੱਬ ਦੇ ਦੁਆਰ ਆਂ ਰਹੇ ਹੋ ਨਾ ਨਹਿਓ ਕੇ ਆਓ

ਚਾਰੋ ਪਾਸੇ ਇੱਕ

ਔਰ ਚਾਰੋ ਬੂਹੇ ਉਤੋ ਦੀ ਥੱਲੇ ਆਉਦੇ ਨੇ ਉਤੋ ਤੋ ਥੱਲੇ ਆਦੇ ਨੇ ਕਿੰਨੀ ਪੋੜੀਆਂ ਨੇ ਜਿਆਦਾ ਨਹੀਂ ਪੰਦਰਾਂ ਵੀਹ ਪੋੜੀਆਂ ਹੁੰਦੀਆਂ ਨੇ

ਹਾਂ ਸਭ ਕੁੱਛ ਇੱਕ ਮਿੰਟ ਵਿੱਚ ਤੁਸੀਂ ਤੁਸੀਂ ਏਹ ਨਹੀਂ ਕਹਿ ਸਕਦੇ ਕੁੱਛ ਬੰਦ ਮਿਲ ਰਿਹਾ ਏ ਤੁਸੀਂ ਲੰਗਰ ਹਾਲ ਵਿੱਚ ਚੱਲੇ ਜੋ ਲੰਗਰ ਵੀ ਤੁਹਾਨੂੰ ਖੁੱਲਾ ਮਿਲੇਗਾਂ ਚਾਹ ਪਾਣੀ ਤੁਸੀਂ ਬੱਚੇ ਵਾਸਤੇ ਅਗ਼ਰ ਦੁੱਧ ਵੀ ਲੈਣਾ ਨਾ ਤੁਹਾਨੂੰ ਰਾਤੀਂ ਉਹਵੀ available ਏ

ਹਮ ਚੋਵੀਂ ਘੰਟੇ ਖੁੱਲਾ ਏ ਹਾਂ ਕਿਉਂਕਿ ਉਹ main ਸਾਡਾ ਬਹੁਤ ਵੱਡਾ ਇਤਿਹਾਸਕ ਗੁਰੂਦੁਆਰਾ ਏ ਨਾ ਇਸ ਕਰਕੇ ਉਹ ਚੋਵੀਂ ਘੰਟੇ ਦਾ ਉਹ ਖੁੱਲਾ ਏ ਕੋਈ ਇਤਿਹਾਸਕ਼ ਗੁਗੂਦੁਆਰਾ ਨਾ ਕੋਈ ਵੀ ਉਹ ਹਰ ਵੇਲੇ ਦਾ ਖੁੱਲਾ ਏ ਇਤਿਹਾਸਕ ਗੁਗੂਦਆਰਾ ਜਿਹੜੇ ਸਿੰਘ ਸਭਾਂ ਦੇ ਗੁਰੂਦੁਆਰੇ ਹੁੰਦੇ ਨੇ ਸਹਿਰਾ ਵਿੱਚ ਜਿਹੜੇ ਬੰਦਿਆਂ ਨੇ ਇੱਕਠਾ ਹੋਕੇ ਗੁਰੂਦੁਆਰਾ ਬਣਾਇਆ ਹੁੰਦਾ ਏ ਹਾਂਜੀ ਹਾਂ ਆਪ ਬਣਾਇਆ ਹੁੰਦਾ ਹਾਂ

ਬੰਦ ਹੋ ਜਾਂਦੇ ਨੇ ਉਹਨਾ ਦਾ time ਹੀ ਗਿਆ ਆਂ ਤਾਂ ਗ਼ਲਤ ਨੇ ਚੱਲ ਫ਼ਿਰ ਠੀਕ ਏ ਅਮਨ ਅਸੀਂ ਫ਼ੇਰ ਮਿਲਦੇ ਹਾਂ ਫ਼ੇਰ ਗੱਲ ਬਾਥ ਕਰਦੇ ਹਾਂ ਕਦੀਂ ਕਦੀਂ ਮਤਲਬ

ਹਾਂ ਹਾਂ ਛੇਤੀਂ ਛੇਤੀਂ ਫੋਨ ਲਗਾਂ ਰਿਹਾਂ ਕਰ ਮੈਨੂੰ ਬੜੇ time ਬਾਅਦ ਫੋਨ ਲਗਾਣੀ ਏ ਚੱਲ okay by okay ਜੀ ਚੰਗਾਂ ਜੀ

hello

ਸਤਿ ਸ਼੍ਰੀ ਅਕਾਲ ਮਾਸੀ ਹੋਰ ਕੀ ਚੱਲ ਰਿਹਾ ਠੀਕ ਹੈ ਬੇਟਾ ਹੋਰ ਤੁਸੀਂ ਸਨਾਓ

ਤੁਸੀਂ ਕਿੱਦਾਂ ਕੱਟਿਆ ਗਲਾ ਮਾਸੀ ਮੈਂ ਨਾ ਗੋਲ ਗਲਾ ਕੱਟਣਾ ਮੈਨੂੰ ਸਮਝ ਨੀ ਆ ਰਿਹਾ ਕਿਸ ਤਰ੍ਹਾਂ ਕਰਾਂ ਜਾ ਬਜਾਰੋਂ ਲੈਕੇ ਆਵਾਂ ਗਲੇ ਦਾ design ਜਾਂ ਕਿਸ ਤਰ੍ਹਾਂ ਗੋਲ ਦੀ shape ਕਿਵੇਂ ਲਵਾਂ ਤੁਸੀਂ ਇੰਝ ਕਰੋ ਜੇ ਤੁਸੀਂ ਬਜਾਰੋਂ ਲਿਆਉਣਾ ਤੇ ਬਜਾਰੋਂ ਗਲਾ ਬਣਿਆ ਬਣਾਇਆ ਮਿਲਦਾ ਤੇ ਉਹ ਕੱਪੜੇ ਥੱਲੇ ਰੱਖ ਕੇ ਤੇ ਗਲੇ ਨੂੰ ਕੱਟਣਾ ਨਹੀਂ ਹੈਗਾ

ਉਹ ਤੇ ਬੁਕਰਮ ਜਿਹੜਾ ਗਲਾ ਬਣਾਉਣਾ ਤੁਸੀਂ ਗੋਲ ਬਣਾਉਣਾ ਤੇ ਉਹ ਵਾਲਾ ਤੁਸੀਂ ਰੱਖ ਕੇ ਕੱਪੜੇ ਉੱਤੇ ਰੱਖ ਕੇ ਫ਼ੇਰ ਤੁਸੀਂ ਜਿਹੜਾ ਕਮੀਜ਼ ਕੱਟਿਆ ਹੋਇਆ ਉਹਦੇ ਤੇ ਰੱਖਣਾ round ਨਿਸ਼ਾਨ ਲਗਾ ਲੈਣਾ pen ਨਾਲ ਚਾਹੇ ਚੋਕ ਨਾਲ ਸੁਈ ਦੇ ਨਾਲ ਕੱਚਾ ਕਰਕੇ ਤੇ ਗਲੇ ਨੂੰ ਸੀਨ ਮਾਰ ਕੇ ਪੂਰੀ ਉਲਟਾ ਕਰ ਲੈਣਾ ਫ਼ੇਰ ਤੁਹਾਡਾ ਗਲਾ ਬੜੇ ਆਰਾਮ ਨਾਲ ਆਏਗਾ ਜੇ ਤੁਸੀਂ ਪਹਿਲੋ ਕੱਟ ਲੋਗੇ ਫ਼ੇਰ ਤੁਹਾਡਾ ਗਲਾ ਬਿਲਕੁਲ ਸਹੀ ਨੀ ਆਇਗਾ ਅੱਛਾ ਨਹੀਂ ਮੈਂ ਅਗਰ ਜਾਂ ਫ਼ੇਰ ਸੂਟ ਹੈ ਉਹਦਾ ਗਲਾ ਨੀ ਕੱਟਿਆ ਸਿਰਫ ਤਿਰੇ ਤਿਰੇ ਦੇ ਨਿਸ਼ਾਨ ਲਗਾਤੇ ਨੇ or ਬਾਜੂ ਕੱਟਲੀ ਹੈ